ਆਪਣੇ ਕੋਲ option ਹੀ ਨੀ ਹੈਗੀ ਆਪਣੇ ਕੋਲ ਬੰਦੇ ਕਹਿੰਦਾ

ਔਖੇ ਕੀ ਸੋਖੇ ਕੀ ਲੈਣਾ ਹੀ ਪੈਣਾ

ਹਰ ਕੋਈ ਮੂੰਗੀ ਮਸਰੀ ਦੀ ਦਾਲ ਖਾਂਦਾ ਉਹਨੂੰ ਦੇਖਲੋ

ਉਹ ਮਹਿੰਗੀਆਂ ਨੇ vegetables ਦੇਖਲੋ ਸਬਜੀਆਂ

ਕਿੰਨਾ ਜਿਆਦਾ ਮਟਰ ਪਿਆਜ ਕਿੰਨਾ ਕਿੰਨਾ

ਬਹੁਤ ਜ਼ਿਆਦਾ ਤੁਸੀਂ ਮੰਨੋਗੇ ਅਸੀਂ ਨਾ time week fifteen KGਲਿੱਤੇ ਸੀਗੇ ਮਟਰ

ਤੇ ਹੁਣ ਇੱਕੋਲਖਤ ਚਾਲੀ ਹੋਗੇ

ਵੀ ਜਿਵੇਂ ਉਹੀ ਮਟਰ ਹੈ ਕੁੱਛ ਹੋਰ ਤਾਂ ਨੀ ਹੋਇਆ ਉਹਨਾ ਨੂੰ rate ਤਾਂ ਆਪੇ ਵਧਾਈ ਜਾਂਦੇ ਨੇ ਆਪੇ ਘਟਾਈ ਜਾਂਦੇ ਨੇ

ਪਏ ਹੁੰਦੇ ਆ ਉੱਥੋਂ ਕੱਡਦੇ ਆ ਆਪਣੇ ਵਰਗੇ ਨੂੰ ਉੰਨਾ ਹੀ ਮਹਿੰਗਾ ਆਈ ਜਾਂਦਾ ਉਹੀ ਤਾਂ ਹੈ ਹੁਣ ਆਪਾਂ ਦਸੋ ਹੁਣ ਆਪਾਂ ਨੇ ਤਾਂ ਲੈਣਾ ਹੀ ਲੈਣਾ ਕੀ ਕਰੀਏ

ਔਖੇ ਕੀ ਸੋਖੇ ਕੀ ਸਭ ਲਿਆਣਾਹੀ ਪੈਣਾ

ਮਤਲਬ ਛੇ ਮਹੀਨਿਆ ਚ ਸੱਤ ਚ ਤੀਜਾ rate ਵਧਿਆ ਦੁੱਧ ਦਾ ਤੀਸਰੀ ਵਾਰੀ ਦੇਖਲੋ ਹੁਣ ਬੱਚਿਆਂ ਨੂੰ ਵੀ ਚਾਹੀਦਾ ਹਰ ਇੱਕ ਨੂੰ ਥੋੜਾ ਕੋਈ ਵੀ ਕੋਈ ਰਿਸ਼ਤੇਦਾਰ ਆ ਜਾਂਦਾ ਤਾਂ ਵੀ ਦੁੱਧ ਤਾਂ ਚਾਹੀਦਾ ਕਿੱਲੋ ਡੇਡ ਕਿੱਲੋ ਤਾਂ ਹਰ ਘਰ ਚਾਹੀਦਾ ਚਾਹੀਦਾ ਹੁਣ ਆਪਾਂ

ਉਹ ਦੁੱਧ daily ਆਉਂਦਾ ਦੋ ਤੋਂ ਵੀ ਕਈ ਵਾਰ ਮੈਨੂੰ extra ਲਿਆ ਕੇ ਰੱਖਣਾ ਪੈਂਦਾ

ਕਿੱਥੋ ਘੱਟ ਕਿੱਥੋ ਨਿਕਲਦੇ ਹਾਂ ਪਤਾ ਹੀ ਨੀ ਕਿੱਦਾਂ ਹੋ ਰਿਹਾ ਏ

ਆਉਣ ਆਲਾ time ਬਹੁਤ ਹੀ ਔਖਾ ਬੱਚੇ ਇਹ ਚੀਜ਼ ਬਾਰੇ ਤਾਂ ਬਿਲਕੁਲ ਸੋਚਦੇ ਹੀ ਨੀ ਹੈਗੇ ਵੀ ਹਾਂ ਕਿੱਥੇ ਜਾ ਰਿਹਾ ਇੰਨੀ ਜਿਆਦਾ ਹੋ ਰਹੀ ਹੈ

ਉਹੀ ਤਾਂ ਹੈ ਜੇ ਬੱਚੇ ਬਾਹਰ ਨੂੰ ਜਾਂਦੇ ਨੇ ਫ਼ੇਰ ਕਹਿੰਦੇ ਨੇ ਜੀ ਅਮ ਆਪਣਾ India ਕਿਉਂ ਛੱਡ ਰਹੇ ਨੇ ਆਪਾਂ India

ਹੋਰ ਜਿਆਦਾ ਉਹਨਾ ਨੇ technology ਉਹਨਾ ਦੀ ਵਧੀਆ ਹੋ ਰਹੀ ਹੈ ਉਹ improvement ਜਿਆਦਾ ਕਰਨੇ

ਤਾਹੀਂ ਤਾਂ ਬੱਚੇ ਉੱਧਰ ਜਾਂਦੇ ਨੇ ਉੱਧਰ ਕਮ ਸੇ ਕਮ ਜੋ ਬੰਦਾ work ਕਰਦਾ ਉਹਦੀ ਮਿਹਨਤਾ ਮਿਲਦੀ ਉਹਨੂੰ ਮਿਲਦਾ ਉਹ ਬਿਲਕੁਲ ਹੁਣ ਜੇ ਆਪਾਂ ਇੱਕ ਦਿਨ ਦੇ ਵਿੱਚ ਵੀ ਦਿਹਾੜੀ ਲਾ ਲਈ ਆਪਾਂ ਨੂੰ ਉੱਥੇ ਘੰਟੇ ਦੇ ਹਿਸਾਬ ਸਿਰ ਪੈਸੇ ਮਿਲ ਜਾਣਗੇ

ਕੀ ਕਰੀਏ ਨਹੀਂ ਤਾਂ ਘਰ ਵੀ ਭੇਜ ਦਿੰਦਾ ਵੀ ਜਿਹੜੇ ਬੱਚੇ ਉੱਧਰ ਕਮਾਉਣੇ ਹਾਂ ਵੀ ਘਰ ਵੀ ਭੇਜ ਦਿੰਦੇ ਆ ਉਰੇ ਤਾਂ ਆਪਣਾ ਹੀ ਨੀ ਜੇ ਆਪਾਂ ਚਾਰ ਜੀ ਆਂ ਤਾਂ ਚਾਰ ਜੀ ਕਮਾ ਕੇ ਨੀ ਉਰੇ ਪੂਰਾ ਘਰ ਦਾ ਸਹੀ ਚੱਲਦਾ ਉਹੀ ਤਾਂ ਗੱਲ ਹੈ ਹੁਣ ਆਪਾਂ ਚਾਹੇ ਸਾਰੇ ਲੱਗ ਜਾਈਏ ਕਮਾਉਣ ਖਰਚੇ ਹੀ ਨੀ ਪੂਰੇ ਹੋਣਗੇ ਨਾਲੇ ਕੋਈ ਫਾਲਤੂ ਖਰਚਾ ਨੀ ਕਰਾਂਗੇ ਆਪਾਂ ਫ਼ੇਰ ਵੀ ਆਪਣੇ ਮਤਲਬ ਪੂਰੇ ਹੁੰਦੇ ਖਰਚੇ india ਛਾ ਤਾਂ ਇਹ ਹਾਲ ਹੋਇਆ ਪਿਆ ਹੁਣ ਹਾਂਜੀ ਬਿਲਕੁਲ ਵੀ ਨੀ ਕੀ ਇੱਕ ਬਿਜਲੀ ਦਾ ਕਿਹ ਦਿੰਦੇ ਨੇ ਵੀ ਤਿੰਨ ਸੋ ਯੂਨਿਟਾਂ free ਨੇ ਉਹਦੇ ਨਾਲ ਕੀ ਫਰਕ ਪੈਜੁਗਾ ਦੱਸੋ ਹੈ ਉਹ ਦੱਸੋ ਉਹ ਵੀ ਕੀ ਯੂਨੀ ਉਹ ਹੈ control ਆਪਾਂ ਕੀਤਾ ਹੋਇਆ

call ਕਰਾਂਗੇ ਤਾਂ ਆਪਣੀ free ਹੈ ਤਿੰਨ ਸੋ ਤੋਂ ਉੱਪਰ ਟੱਪ ਗਏ ਆਪਣੇ ਵੱਧੀ ਜਾਣੇ ਆ ਜੇ ਤਾਂ

ਹੋਰ ਕੀ ਉੰਨੇ ਆਪਾਂ ਨੇ ਪੈਸੇ ਤਾਂ ਭਰਨੇ ਆ ਉਹ ਤਾਂ ਆਪਾਂ control ਕਰ ਲੈਣੇ ਆ ਵੀ ਨਹੀਂ ਜੀ ਚੱਲ ਠੀਕ ਹੈ ਹੁਣ

ਹੁਣ summer ਆਗੀ ਹੈ ਹੁਣ ਸਭ ਨੇ cooler ਸਭ ਦੇ ਘਰ AC ਚਲੋ ਨਹੀਂ cooler ਤਾਂ ਚੱਲਣੇ ਹੀ ਨੇ ਉਹ ਆਪੇ ਹੀ

ਉੱਥੇ ਤਾਂ ਫ਼ੇਰ ਆਪਣੇ ਖਰਚੇ ਹੀ ਵੱਧ ਗਏ

ਇੱਕ ਉਹਦਾ ਲਾਲਚ ਦੇ ਕੇ ਉਹਦਾ ਲਾਲਚ ਦੇਕੇ ਆਪਾਂ ਉਹ control ਚ ਕਰ ਲੈਂਦੇ ਹਾਂ ਬਿਜਲੀ ਵੀ ਹਾਂਜੀ control ਚ ਹੈ ਆਪਣਾ ਚਲੋ ਬਿਜਲੀ ਵੱਲੋਂ ਥੋੜਾ ਜਾ ਬਚਤ ਹੋਈ ਹੋਈ ਹੈ

ਫ਼ੇਰ ਉੱਥੇ ਈ ਗੱਲ ਉੱਥੇ ਬਰਾਬਰ ਜੇ ਆਣਗੇ ਹੁਣ ਜੇ ਇਹਨਾ ਨੇ ਚਾਰ ਮਹੀਨੇ ਛੇ ਮਹੀਨੇ ਆਪਾਂ ਨੂੰ free ਕਰਤਾ ਛੇ ਮਹੀਨੇ ਅੱਠ ਮਹੀਨਿਆਂ ਦੇ ਇਹਨਾ ਨੇ ਖਿੱਚ ਕੇ ਪੈਸੇ ਲੇਣੇ ਆ

ਇਹ ਪੈਸਾ ਸਰਕਾਰਾਂ ਖਾ ਰਹੀਆਂ ਬੱਸ ਆਪਾਂ ਨੂੰ ਕੀ profit ਹੈ ਕੋਈ profit ਨਹੀਂ ਹੈ ਸਾਡਾ ਤਾਂ lose ਹੀ lose ਹੋ ਰਿਹਾ public ਦਾ ਤਾਂ

ਇਹਨਾ ਨੂੰ ਪਤਾ ਵੀ ਇਹ ਤਾਂ need ਹੈਗੀ ਹੈ ਜਿਹੜੀ ਬੰਦੇ ਨੂੰ ਉਹ ਤਾਂ ਬੰਦਾ ਹਰ ਕੋਈ ਜਿੱਥੋਂ ਮਰਜ਼ੀ ਕਰੂਗਾ ਫ਼ੇਰ ਦੇਖੋ ਚੋਰੀਆਂ ਵੀ ਜਿਆਦਾ ਵੱਧ ਰਹੀਆਂ ਨੇ ਜਦ

ਲੋਕ ਅੱਜਕਲ ਦੇ ਜਿਹੜੀ generation ਹੈ ਨਾ ਆਹ boys ਕੀ girls ਕੀ ਮਤਲਬ ਏਵੇਂ ਦੀ ਹੋਈ ਹੋਈ ਆ ਉਹਨਾ ਨੂੰ ਨਾ ਕੀ ਮਹਾਂ ਚੋਰੀਆਂ ਕਰਨ ਦੀ ਮਤਲਬ ਉਹਨਾ ਨੂੰ ਏਵੇਂ ਹੁੰਦਾ ਵੀ ਅਸੀਂ ਕੰਮ ਨਾ ਕਰੀਏ ਮਹਿਨਤ ਨਾ ਕਰੀਏ ਅਸੀਂ ਚੋਰੀ ਕਰਕੇ ਨਾ ਆਪਣਾ ਗੁਜਾਰਾ ਕਰ ਲਈਏ ਹਾਂਜੀ ਹਾਂਜੀ ਹਾਂਜੀ ਛੋਟੀ ਉਮਰ ਤੋਂ ਹੀ ਨਾਲੇ ਬੱਚੇ

ਬੱਚੇ ਇੱਕ ਦੂਜੇ ਦਾ ਸਮਾਨ ਚੋਰੀ ਕਰ ਲੈਂਦੇ ਨੇ

ਵੀ ਲੈਣਾ ਨਾ ਪਵੇ ਅਸੀਂ ਇੱਧਰੋ ਕਰਲੋ

ਲਾ ਲੈਣੇ ਆ ਬੱਚੇ ਇੱਕ ਦੂਸਰੇ ਦੇ ਪਤਾ ਹੀ ਨੀ ਲੱਗਦਾ

ਜਾਂ ਫ਼ੇਰ ਨਸ਼ੇ ਚ ਪਾ ਦਿੰਨੇ ਆ ਕਿਸੇ ਨਾ ਕਿਸੇ ਨੂੰ ਕੁੜੀਆਂ ਮੁੰਡੀਆਂ ਨੂੰ ਚਲੋ ਜੀ ਉੱਥੇ ਤਾਂ ਫ਼ੇਰ life ਹੀ ਖਰਾਬ ਨਸ਼ੇ ਮੈਂ ਕਹਿੰਨੀ ਆ ਪੁੱਛੋ ਨਾ

ਇੱਕ ਵਾਰੀ ਲੱਗ ਗਿਆ ਨਾ ਕੋਈ ਤੇ ਉਹ ਘਰੋ daily ਦਾ ਖਰਚਾ ਕੋਣ ਦਉਗਾ ਉਹਨਾ ਨੂੰ

ਲੋਕਾਂ ਦੀਆਂ ਚੋਰੀਆਂ ਸ਼ੁਰੂ ਹੋ ਜਾਂਦੀਆਂ ਨੇ ਖੁਦ ਤੁਹਾਨੂੰ ਮੈਂ ਦੱਸਦੀ ਹਾਂ ਸਾਡੇ ਮੈਂ ਕਹਿੰਦੀ ਹਾਂ ladies ਤੁਸੀਂ ਮੰਨੋਗੇ

factory ਦੇ ਵਿੱਚ ਆਪਾਂ ਘਰੇ ਸੀ morning ਦਾ time ਸੀਗਾ ਅਮ ਪੰਜ ਕ ਵਜੇ ਦਾ ਹੋਣਾ ਚਾਰ ਪੰਜ ਵਜੇ ਦਾ ਇੰਨਾ ਸ਼ੁਕਰ ਆਪਣੇ ਕੇਮਰੇ ਲੱਗੇ ਹੋਏ ਨੇ ਆਪਣਾ ਸਰ ਕੁੱਝ live ਚੱਲਦਾ ਰਹਿੰਦਾ ਪਤਾ ਲੱਗਦਾ ਰਹਿੰਦਾ ਤੁਸੀਂ ਮੰਨਗੇ ladies ਚਾਰ

ਸਾਡੇ workshop ਦਾ ਗੇਟ ਟੱਪੇ ਉਹਨਾ ਨੇ

ਟਪਾ ਲਈਏ ਅਸੀਂ ਲੋਹਾ ਅਸੀਂ ਲੋਹਾ ਜਿਵੇਂ ਮਰਜ਼ੀ ਵੇਚ੍ਲੋ ਆਪਾਂ

ਹੁਣ ਆਪਣੇ ਪਏ ਸੀ AC cabinet ਪਏ ਸੀ AC ਦੇ ਬਾਹਰ ਵਿਹੜੇ ਦੇ ਵਿੱਚ ਉਹਨੇ ਤੁਸੀਂ ਇਹ ਦੇਖੋ ਤੁਸੀਂ ਨੀ ਕੱਲੇ ਚੱਕ ਸਕਦੇ ਮੈਂ ਨੀ ਕੱਲੀ ਚੱਕ ਸਕਦੀ ਉਹ ਜਨਾਨੀ ਨੇ ਇੱਕ ਨੇ ਨੀਚੋਂ AC cabinet ਚੱਕਿਆ ਹਾਂ ਉਹ ਤੇ ਰੱਖ ਤਾ ਦੀਵਾਰ ਤੇ

ਦੋ ਜੋ ਬਾਹਰਲੇ ਗੇਟ ਕੋਲ ਖੜੀਆਂ ਨੇ ਇੱਕ ਛੱਤ ਉਹ ਤੇ ਖੜਗੀ ਦੀਵਾਰ ਤੇ ਬਹਿਗੀ ਇੱਕ ਨੀਚੇ ਖੜੀ ਸੀ ਸਾਡੇ ਵਿਹੜੇ ਦੇ ਵਿੱਚ

ਉਹ ਤਾਂ ਕਿਸੇ ਨੇ ਦੇਖ ਲਿਆ ਉਹ ਭਜੇ ਆਏ ਇਹੀ ਭੱਜ ਗਏ cabinet ਛੱਡ ਕੇ ਨਹੀਂ ਤਾਂ ਉਹਨਾ ਨੇ cabinet ਉਹ cabinet ਦੇ ਵਿੱਚ ਹੀ ਦੇਖਲੋ ਇੰਨਾ ਕੁੱਛ ਸੀ means ਕੀ ਉਹਦੇ ਵਿੱਚ ਤਾਂਬਾ ਤੂੰਬਾ ਸਮਾਨ ਇੰਨਾ ਕੁੱਛ ਹੁੰਦਾ ਵਾ ਬੰਦਾ ਆਰਾਮ ਨਾਲ ਵੇਚ ਦਿੰਦਾ

ਹੁਣ ਉਹ ਕੀ ਕਹਿਏ ਕਿਸੇ ਨੂੰ ਆਪਾਂ ਅੱਗਲਾ ਕਹਿੰਦਾ ਮਹਿਨਤ ਨਾ ਕਰਨੀ ਪਵੇ ਮਹਿੰਗਾਈ ਚ ਚੋਰੀਆਂ ਕਰਕੇ ਅਸੀਂ ਆਪਣੇ ਖਰਚੇ ਕਰ ਲਈਏ ਪੂਰੇ

ਅੱਜਕਲ ਭਰੋਸਾ ਜਮਾ ਹੀ ਨੀ ਏ ਆਪਾਂ ਕਹਿ ਦੀਏ ਕਿਸੇ ਨੂੰ ਉਹੀਉ

ਹਾਂਜੀ ਉਹੀ ਤਾਂ ਗੱਲ ਹੈ ਹਾਂ ਇੰਨਾ ਸ਼ੁਕਰ ਅਸੀਂ ਦੇਖ ਲਿਆ video ਦੇ ਵਿੱਚ live ਆਪਾਂ ਦੇਖਦੇ ਰਹਿੰਦੇ ਹਾਂ check ਕਰਦੇ ਰਹਿੰਦੇ ਹਾਂ ਜਿੱਥੇ ਮਰਜ਼ੀ ਚਲੇ ਜਾਈਏ phone ਦੇ ਉੱਤੇ ਅਸੀਂ ਕੇਮਰੇ on ਕੀਤੇ ਹੁੰਨੇ ਆ

ਤਾਂ ਸਾਨੂੰ ਪਤਾ ਲੱਗਿਆ ਵੀ morning ਦੇ ਵਿੱਚ ਆਹ ਕੁੱਛ ਹੋ ਕੇ ਹਟਿਆ ਨਹੀਂ ਤਾਂ ਨਾ ਹੀ ਲੱਗੇ ਹੋਣ ਕੇਮਰੇ ਬੱਸ ਫ਼ੇਰ ਤਾਂ ਪਤਾ ਨੀ ਕੀ ਕੀ ਚੱਕਦੇ ਹੋਰ ਤਾਂ ਪਤਾ ਨੀ ਕੀ ਕੁੱਛ ਚੱਕ ਕੇ ਲਈ ਜਾਂਦੇ ਜਿੰਦੇ ਤੋੜ ਦੇਣੇ ਸੀ ਉਹਨਾ ਨੇ ਸ਼ਟਰ ਦੇ ਜਿੰਦੇ ਤੋੜ ਦੇਣੇ ਸੀ ਅੰਦਰ ਜਿਵੇਂ ਮਰਜ਼ੀ ਅੱਗਲਾ ਕੁੱਛ ਕਰ ਲਵੇ ਆਪਾਂ ਨੂੰ ਕੀ ਪਤਾ ਲੱਗਣਾ ਘਰ ਬੈਠਿਆਂ ਨੂੰ ਦੇਖੋ ਚਾਰ ਪੰਜ ਵਜੇ ਦਾ ਤੁਸੀਂ time ਦੱਸ ਰਹੇ ਹੋ ਬੰਦਾ ਅੱਠ ਨੋ ਵਜੇ ਤੱਕ ਜਾਂਦਾ ਇੰਨੇ ਨੂੰ ਤਾਂ ਸਾਰਾ ਕੁੱਝ ਕੇ ਜਾਂਦੀਆਂ

ਕੋਈ ਨਾ ਪਹੁੰਚਦਾ ਉਸ time ਹਾਂ ਉਹ ਤਾਂ ਨਾਲ ਦੀ workshop ਆਲਿਆਂ ਨੇ ਮੁੰਡਿਆਂ ਨੇ ਦੇਖ ਲਿਆ ਉਹਨਾ ਨੇ ਭੱਜੇ ਭੁੱਜੇ ਜੜੀ ਭੱਜ ਗਈਆਂ ਫ਼ੇਰ ਅਸੀਂ ਤਿੰਨ ਤਿੰਨ ਵਜੇ ਚਾਰ ਚਾਰ ਵਜੇ ਜਾਂਦੇ ਰਹੇ ਹਾਂ ਵੀ ਕੋਣ ਆਉਂਦਾ ਦੇਖਦੇ ਹਾਂ ਅਸੀਂ

ਉਹੀ ਤਾਂ ਗੱਲ ਹੈ ਅਗਲੇ ਨੇ ਇੱਕ chance ਲੈ ਲਿਆ ਦੂਸਰੀ ਵਾਰ ਵੀ ਪੰਗਾ ਲਉਗਾ ਅਗਲਾ ਤਾਂ ਛੱਡਦਾ ਨੀ ਹੁੰਦਾ ਹਨਾ ਜਮਾ ਵੀ ਨੀ ਫ਼ੇਰ ਤਾਂ ਜਿਆਦਾ ਕਰਦੇ ਆ

ਹੁਣ ਆਹ ਅੱਜਕਲ ਚੰਗੇ ਮੁੰਡੇ ਮੈਂ ਕਹਿਣੀ ਹਾਂ ਆਪਾਂ ਇੱਕ ਵਾਰ ਗੁਜਰ ਰਹੇ ਸੀਗੇ ਗੁਰੂਦਵਾਰਾ ਸਾਹਿਬ ਤੋਂ ਇੱਕ uncle ਜੀ ਆਂਟੀ ਜੀ active ਤੇ ਆਉਂਦੇ ਸੀਗੇ ਤੁਸੀਂ ਮੰਨੋਗੇ ਉਹਨਾ ਨੇ ਮੁੰਡਿਆਂ ਨੇ ਠੀਕ family ਤੋਂ ਲੱਗ ਰਹੇ ਸੀ ਏਂ ਨੀ ਸੀਗਾ ਆਂਟੀ ਜੀ uncle ਜੀ ਨੂ ਘੇਰ ਕੇ ਨਾ

ਦੇਖਲੋ ਦਿਨ ਦੇ ਵਿੱਚ ਹੋਇਆ ਸੀ ਇਹ

ਗੁਰੂਦਵਾਰਾ ਸਾਹਿਬ ਤੋਂ ਆਹ ਰਹੇ ਸੀ ਆਪਾਂ ਤੇ ਉਹ ਵੀ ਅਸੀਂ ਲੰਘ ਗਏ ਫਟਾ ਫਟ ਤੇ ਆਪਾਂ ਅੱਜਕਲ ਜੇ ਕਹਿਏ ਨਾ ਕੰਨਾ ਦੇ ਵਿੱਚ earing ਵੀ ਨੀ ਪਾ ਸਕਦੇ

artificial ਜਿਹੜਾ ਲੱਗਦਾ ਅਸਲੀ ਉਹ ਵੀ ਲੈ ਲਈਏ ਹਾਂ ਆਪਾਂ earrings ਪਾ ਕੇ ਵੀ ਬਾਹਰ ਤੱਕ ਨੀ ਜਾ ਸਕਦੇ market ਤੱਕ ਵੀ ਵੀ ਕੋਣ ਆਪਣੇ ਇੱਥੇ ਕੁੱਛ ਨੀ ਪਤਾ ਲੱਗਦਾ ਕਿਉਂਕਿ ਉਈ ਗੱਲਾਂ ਕਰਦਾ ਕਰਦਾ ਆਂਟੀ ਇੱਕ ਦੂਜੇ ਨੂੰ ਪਾ ਲੈਣੀ ਬਸ ਇੰਨੇ ਚ ਇੱਕ ਦੂਜੇ ਨੂੰ ਕਰ ਲੈਂਦੇ

ਆਪਣਾ ਫੜਾ ਕੇ ਨਿਕਲ ਆਏ ਅਗਲੇ ਦਾ ਨੁਕਸਾਨ ਹੋਗਿਆ ਤੀਹ ਬੱਤੀ ਹਜ਼ਾਰ ਦਾ ਪੈਂਤੀ ਹਜ਼ਾਰ ਦਾ gold ਦੀਆਂ ਵਾਲੀਆਂ ਅਗਲੀ ਦੀਆਂ

ਮਹਿੰਗਾਈ ਇੰਨੀ ਜਿਆਦਾ ਵਧਣ ਦੇ ਨਾਲ

ਸਿਰਫ ਇੱਕ ਕਾਹਦੇ ਕਰਕੇ ਮਹਿੰਗਾਈ ਕਰਕੇ

ਬੱਚੇ ਕੰਮ ਕਰਕੇ ਰਾਜ਼ੀ ਨੀ ਹੈਗੇ ਅਮ ਮਤਲਬ ਜਿਹਨਾ ਨੂੰ ਗੰਦੀਆਂ ਆਦਤਾਂ ਪੈ ਗਈਆਂ ਨੇ ਵੀ ਚੋਰੀਆਂ ਕਰਲੋ ਏ ਕਰਲੋ ਕਿਸੇ ਤੋਂ ਲੁੱਟ ਖੋ ਕਰਲੋ

ਏਵੇਂ ਜ਼ਰੂਰਤਾਂ ਪੂਰੀਆਂ ਨੀ ਹੁੰਦੀਆਂ ਅਗਲਿਆਂ ਨੂੰ ਲੱਗਦਾ ਵੀ ਚੱਲ ਆਹ ਪੁੱਠੇ ਪਾਸੇ ਜਾ ਕੇ ਪੈਸੇ ਹੀ ਲੈਣੇ ਆ ਉਹ